ਇੰਨਾ ਤੀਹ ਹਜ਼ਾਰ ਦੇ ਦਵਾਂਗੇ ਵੀਹ ਹਜ਼ਾਰ ਵੀ ਛੱਡ ਤੂੰ ਦਸ ਹਜ਼ਾਰ ਖਾਣ ਨੂੰ ਲੈ ਲਾ ਤੇ ਤੀਹ ਹਜ਼ਾਰ ਰੁਪਏ ਦੇ ਦਓਗੇ, ਇਹਨੂੰ ਬਸ ਸਾਡੇ ਮੁੰਡੇ ਨੂੰ ਸੁਧਾਰ ਦਓ, ਉਹ ਬੰਦੇ ਕਹਿੰਦੇ ਅਸੀਂ ਘਰੋਂ ਚੱਕਣ ਆਓਗੇ ਅਸੀਂ ਆਪ ਲੈ ਕੇ ਜਾਵਾਂਗੇ ਅਸੀਂ ਆਪ ਕਰਾਂਗੇ ਤੁਸੀਂ ਵਿੱਚ ਨੀ ਬੋਲਣਾ ਉਹਨਾਂ ਨੇ Paper ਬਣਾਇਆ ਇੱਕ ਘਰਦਿਆਂ ਦੇ sign ਪਹਿਲਾਂ ਹੀ ਕਰਵਾ ਲਏ ਵੀ ਜੇ ਤੁਹਾਡੇ ਮੁੰਡੇ ਨੂੰ ਅਸੀਂ ਕੁੱਟਿਆ, ਮਾਰਿਆ ਜਾਂ ਤੂੰ ਵਿੱਚ ਨੀ ਬੋਲੋਂਗੇ ਤੂੰ case ਨੀ ਕਰ ਸਕਦੇ, ਉਹ ਕਹਿੰਦੇ ਠੀਕ ਹੈ ਬਸ ਹੁਣ ਤਾਂ ਮੇਰਾ ਮੁੰਡਾ ਸੁਧਰਿਆ ਹੋਇਆ ਚਾਹੀਦਾ ਹੈ, ਜਾਂ ਮਾਰੋ ਚਾਹੇ ਕੁੱਟੋ ਬਸ ਸੁਧਾਰ ਦਓ ਬਸ ਮਾੜਾ ਜਿਹਾ ਖ਼ਿਆਲ ਰੱਖਿਓ ਵੀ ਨਸ਼ਾ ਛੱਡ ਦਏ। ਕਹਿੰਦੇ ਛੇ ਮਹੀਨੇ ਤੋਂ ਪਹਿਲਾਂ ਛੁਡਾਉਣਾ ਨੀ ਮੁੰਡਾ, ਕਿਤੇ ਤੁਸੀਂ ਦਸ ਦਿਨ ਬਾਅਦ ਆ ਕੇ ਕਹਿ ਦਓ ਵੀ ਸਾਡਾ ਮੁੰਡਾ ਛੱਡ ਦਓ ਜਾਂ ਸਾਡਾ ਮੁੰਡਾ ਸਾਨੂੰ ਦੇ ਦਓ ਵੀ ਸਾਨੂੰ ਅਹ ਯਾਦ ਆਉਂਦੀ ਹੈ ਕੁਛ ਵੀ ਆਉਂਦਾ ਹੈ, ਤੁਸੀਂ ਪਹਿਲੀ ਗੱਲ ਤਾਂ ਦੋ ਮਹੀਨੇ ਤੁਸੀਂ ਮਿਲਣ ਨੀ ਆਉਣਾ ਆਪਣੇ ਮੁੰਡੇ ਨੂੰ, ਨਸ਼ਾ ਕੇਂਦਰ ਵਾਲੇ private ਵਾਲੇ ਆਹ ਕਰਦੇ ਆ ਤੇ ਸਰਕਾਰੀ ਵਾਲੇ ਕੀ ਕਰਦੇ ਆ, ਸਰਕਾਰੀ ਵਾਲੇ ਸਿੱਧਾ ਕਹਿੰਦੇ ਆ, ਜਿਹੜਾ ਆਹ ਮਤਲਬ ਪੰਜਾਬ ਚ ਹੁਣ center ਸਰਕਾਰੀ ਖੁੱਲੇ ਹੈ, ਆਹ ਤੇ ਕਹਿੰਦੇ ਆਹ ਕਹਿੰਦੇ ਆ ਵੀ ਇਹ ਤੁਸੀਂ ਆਪਣੇ family ਮੈਂਬਰ ਨੂੰ ਨਾਲ ਲੈ ਕੇ ਆਓ, ਇੱਕ ਦਿਨ ਦਾ ਤਿੰਨ ਸੌ ਰੁਪਇਆ ਤੇ ਉਹ ਸਿਰਫ਼ ਰੋਟੀ ਰੋਟੀ ਦਾ, ਜੇ ਰੋਟੀ ਆਪਣੀ ਲੈ ਕੇ ਆਓਗੇ ਤਾਂ ਤਿੰਨ ਸੌ ਵੀ ਨਾ ਦਓ। ਸਰਕਾਰੀ ਵਾਲੇ ਆਹ ਕਹਿੰਦੇ ਤੇ ਸਰਕਾਰੀ ਵਾਲੇ ਚ ਕਿਆ care ਹੈ, ਸਰਕਾਰੀ ਵਾਲੇ ਚ ਤੁਹਾਨੂੰ ਵਾਲੀ ਗੋਲੀਆਂ ਦੇ ਦਓਗੇ ਦੋ ਤਿੰਨ ਵਾਰੀ, ਬਸ ਉੱਥੇ ਨਾ ਕੋਈ ਮੈਂ ਸੱਚੀ ਗੱਲ ਦੱਸਾਂ ਯਾਰ ਮੈਂ ਦੇਖਿਆ ਆਪ ਦੇਖਿਆ ਯਾਰ ਮੈਂ ਹਾਲਾਤ, ਤੇ ਮੈਂ ਵੀ ਗੋਲੀ ਲੈਣ ਗਿਆ ਇੱਕ ਅੱਧੀ ਵਾਰ ਤੋੜ ਚ ਸਰਕਾਰੀ ਚ ਮੈਂ ਤੈਨੂੰ ਸਰਕਾਰੀ ਸ center ਦੀ ਇਹ ਗੱਲ ਦੱਸ ਰਿਹਾਂ ਉੱਥੇ ਮਤਲਬ care ਕੂਅਰ ਇੰਨੀ, ਹੁਣ ਤਾਂ ਚਲੋ ਥੋੜ੍ਹੀ ਬਹੁਤੀ ਹੈ, ਜਦ ਨਵੇਂ ਨਵੇਂ ਖੁੱਲੇ ਸੀਗੇ ਨਾ, ਬੰਦੇ ਨੂੰ ਬੰਦਾ ਨੀ ਸਮਝਦੇ ਸੀਗੇ ਸਰਕਾਰੀ ਚ, ਜੇ ਕੋਈ ਰੋ ਰਿਹਾ, ਪਿੱਟ ਰਿਹਾ, ਚੀਖ ਰਿਹਾ, ਮ ਮਰ ਗਿਆ ਤੋੜ ਚ, ਇਹ ਹੋ ਗਿਆ, ਉਹ ਹੋ ਗਿਆ ਉਹਨੂੰ ਬਸ ਗੋਲੀ ਦੇ ਦੇਣੀ ਇੱਕ ਕਿ ਰੋਈ ਜਾ ਪਿੱਟੀ ਜਾ, ਘਰਦੇ ਹੁੰਦੇ ਸੀਗੇ ਨਾਲ ਉਹ ਬੇਚਾਰਾ ਘਰਦਿਆਂ ਦੀ ਸ਼ਕਲ ਦੇਖ ਕੇ ਆਪਣੇ ਆਪ ਚ ਖੋ ਜਾਂਦਾ ਸੀਗਾ, ਜਿੰਨੀ ਮਰਜ਼ੀ ਤੋੜ ਲੱਗਦੀ ਸੀਗੀ ਉਹ ਬੇਚਾਰਾ ਦੱਸ ਨੀ ਸਕਦਾ ਸੀਗਾ ਆਪਣੇ ਘਰਦਿਆਂ ਨੂੰ ਵੀ ਮੈਨੂੰ ਤੋੜ ਲੱਗ ਰਹੀ ਹੈ ਪਤਾ ਯਾਰ ਮੈਂ ਅੰਦਰ ਹਾਂ ਨਸ਼ੇ ਕੇਂਦਰ ਦੇ। ਚਾਰ ਦੀਵਾਰੀ ਚ, ਚਾਰ ਦੀਵਾਰੀ ਛੱਤ ਆ ਤੇ ਮੈਂ ਹਾਂ, ਨਾ ਮੈਂ ਇੱਥੇ ਬੋਲ ਸਕਦਾਂ ਨਾ ਸੁਣ ਸਕਦਾਂ ਮੇਰੀ ਮਾਂ ਬੈਠੀ ਹੈ ਸਾਹਮਣੇ ਉਹਨੂੰ ਕਿਆ ਕਹਾਂਗੀ ਵੀ ਨਸ਼ਾ ਲਿਆ ਕੇ ਦੇ, ਅਗਲਾ ਬੇਚਾਰਾ ਹੁਣ private ਚ ਆਹ scene ਹੈ private ਚ ਜੇ ਆਪਾਂ ਕਹੋਗੇ ਵੀ ਸਾਨੂੰ ਚਾਹੀਦਾ ਇੱਕ ਡੰਡਾ ਚੁੱਕ ਲੈਂਦੇ ਹੈ, ਦੋ ਬੰਦੇ ਇੱਧਰ ਦੇ ਫੜ ਲੈਂਦੇ ਹੈ ਦੋ ਬੰਦੇ ਇੱਧਰ ਦੇ ਫੜ ਲੈਂਦੇ ਹੈ, ਦੇ ਡੰਡਾ, ਦੇ ਡੰਡਾ, ਦੇ ਡੰਡਾ ਬੰਦੇ ਦਾ ਪਾਗਲ ਕਰ ਦਿੰਦੇ ਹੈ private ਚ ਤਾਂ ਸਜ਼ਾ ਮਿਲਦੀ ਹੈ ਹਰ ਸ਼ਨੀਵਾਰ, ਹਰ ਸ਼ੁਕਰਵਾਰ ਸਜ਼ਾ ਮਿਲਦੀ ਮਿਲਦੀ ਹੈ ਬੰਦੇ ਨੂੰ ਜੇ ਬੰਦਾ ਗ਼ਲਤੀ ਕਰੇਗਾ। ਉਹ private ਚ ਏਦਾਂ ਦੇ rule ਹੈ ਵੀ ਬੰਦਾ ਕਿਸੇ ਨਾਲ ਗੱਲ ਵੀ ਨੀ ਕਰ ਸਕਦਾ, ਜੇ ਸਾਹਮਣੇ ਤੇਰੇ ਬੰਦਾ ਬੈਠਾ ਹੈ ਨਾ ਗੱਲ ਕਰਨੀ ਦੂਰ ਦੀ ਗੱਲ ਹੈ, ਦੇਖ ਵੀ ਨੀ ਸਕਦਾ ਬੰਦੇ ਵੱਲ, ਨਾ ਕੋਈ ਚੀਜ਼ ਦੇ ਸਕਦਾ ਖਾਣ ਨੂੰ ਜੇ ਤੁਹਾਨੂੰ ਬਿਸਕੁਟ ਵੀ ਤੁਸੀਂ ਖਾਂਦੇ ਪਏ ਹੋ ਨਾ, ਤੇ ਬੰਦੇ ਨੂੰ ਤੁਸੀਂ ਬਿਸਕੁਟ ਵੀ ਨੀ ਦੇ ਸਕਦੇ। ਇੰਨਾ ਕਹਿੰਦਾ ਯਾਰ ਇੱਕ ਬੰਦਾ ਆਇਆ ਨਵਾਂ ਨਵਾਂ center ਚ ਉਹਨੇ ਕਹਿੰਦਾ ਉਹ ਬੇਚਾਰੇ ਨੂੰ ਪਤਾ ਨੀ ਸੀਗਾ ਇੱਧਰ ਦੇ rule ਰਾਲ ਬਾਰੇ ਕਹਿੰਦੇ ਇੱਕ ਤਾਂ ਚੁਗਲੀ ਬੜੀ ਛੇਤੀ ਲੱਗ ਜਾਂਦੀ ਹੈ private center ਚ, ਜਾਣ ਕੇ ਬੰਦਾ ਸੋਚਦਾ ਵੀ ਇਹਦੇ ਕੁੱਟ ਪਊਗੀ ਸਾਨੂੰ ਮਜ਼ਾ ਆਊਗਾ, ਉਹ ਬੇਚਾਰਾ ਬਿਸਕੁਟ ਖਾਂਦਾ ਪਿਆ ਤੇ ਉਹਨੂੰ ਨਾਲ ਦੇ ਨੂੰ ਬਿਸਕੁਟ ਦੇ ਦਿੱਤੇ ਆਹ ਗੱਲ ਕਿਸੇ ਨੇ ਅੱਗੇ ਨੂੰ ਦੱਸ ਦਿੱਤੀ ਚੁੱਗਲੀ ਲਾ ਦਿੱਤੀ, ਉਹਨੂੰ ਬੁਲਾ ਲਿਆ, ਤੇ ਕਮਰੇ ਚ ਬੁਲਾਇਆ ਚਾਹ ਪੱਤੀ ਤੇ ਚੀਨੀ ਦੇ ਦਿੱਤੀ, ਇਹਨਾਂ ਨੂੰ ਅਲੱਗ ਕਰ, ਉਹ ਬੰਦਾ ਪਹਿਲਾਂ ਹੀ ਖੱਝਲ ਤੁਹਾਨੂੰ ਪਤਾ ਚਾਹ ਪੱਤੀ ਚੀਨੀ ਜਿਹੜੀ ਚੀਨੀ ਹੁੰਦੀ ਆ, ਛੋਟੀ ਛੋਟੀ ਚਾਹ ਪੱਤੀ ਦੇਖ ਲਓ ਜਮਾ ਹੀ ਬਰੀਕ ਹੁੰਦੀ ਆ। ਇਹਨਾਂ ਨੂੰ ਅਲੱਗ ਕਰ ਬੰਦਾ ਪਹਿਲਾਂ ਹੀ ਨਸ਼ਾ ਛੱਡਿਆ ਹੋਏ, ਉਹਨੂੰ ਤਿੰਨੋ ਦਿਨ ਹੋਏ ਆ ਉਹ ਪਹਿਲਾਂ ਹੀ ਖੱਝਲ ਹੋ ਰਿਹਾ ਕਿੱਦਾਂ ਅਲੱਗ ਕਰੇਗਾ ਤੁਸੀਂ ਆਪ ਸ ਸੋਚੋ ਹੁਣ ਆਹ ਗੱਲ, ਹੈ ਕਿ ਨਹੀਂ ਕਿੱਦਾਂ ਅਲੱਗ ਕਰੇਗਾ ਬੰਦਾ ਉਹ, ਉਹ ਕਰਨ ਲੱਗਿਆ ਵਾ ਅਲੱਗ ਅਲੱਗ ਹੌਲੀ ਹੌਲੀ ਕਰਨ ਲੱਗਿਆ ਵਾ, ਉਹ ਵੀ ਡੰਡਾ ਮਾਰਿਆ ਤੇਜ਼ੀ ਕਰ ਤੇਜ ਕਰ, ਤੇਜ ਕਰ, ਤੇਜ ਕਰ ਏਦਾਂ ਏਦਾਂ ਕਰੀ ਗਏ, ਜਾਣ ਕੇ ਉਹਨੂੰ ਮਤਲਬ ਖਿਝਾਈ ਗਏ ਅਮ ਦੇਖੀ ਜੇ ਇਹ ਕੁੱਝ ਗ਼ਲਤ ਬੋਲਿਆ ਤਾਂ ਅਸੀਂ ਇਹਨੂੰ ਕੁੱਟੀਏ, ਉਹ ਬੰਦਾ ਮਤਲਬ ਤੁਹਾਨੂੰ ਪਤਾ ਨਵਾਂ ਬੰਦਾ ਹੁੰਦਾ ਹੀ ਹੈ ਸੋਚਦਾ ਹੀ ਹੈ ਯਾਰ ਕਿ ਨਹੀਂ ਕਿੱਥੇ ਫਸ ਗਿਆ ਕਿਆ ਹੋ ਗਿਆ। ਬੰਦੇ ਤਾਂ ਇੱਕ ਖੁਦਕੁਸ਼ੀ ਬੜੀ attempt ਕਰਦੇ ਆ private ਚ, ਮੈ ਆਹ ਚੀਜ਼ ਦੇਖੀ ਆ ਇੱਕ ਖੁਦਕੁਸ਼ੀ ਛੱਡੋ ਦੋੜਨੇ ਦੀ ਬੜੀ ਸੋਚਦੇ ਆ ਬੰਦਾ, ਚੱਲ ਜੇ ਬੰਦਾ ਦੋੜ ਜਾਏਗਾ ਠੀਕ ਹੈ, ਜੇ ਬੰਦਾ ਫੜਿਆ ਜਾਏ ਦੋੜਦਾ ਤੇ ਉਹਦਾ ਏਦਾਂ ਦਾ ਹਾਲ ਕਰਦੇ ਹੈ, ਏਦਾਂ ਦਾ ਹਾਲ ਕਰਦੇ ਹੈ ਤੁਹਾਨੂੰ ਦੱਸ ਨੀ ਸਕਦਾ। ਬਹੁਤ ਹੀ ਬੁਰਾ ਹਾਲ ਕਰਦੇ ਆ ਉਹਦਾ, ਮਤਲਬ ਬੰਦਾ ਚਾਰ ਪੰਜ ਦਿਨ ਤਾਂ ਉੱਠ ਹੀ ਨੀ ਸਕਦਾ ਬਿਸਤਰੇ ਤੋਂ ਏਦਾਂ ਦਾ ਹਾਲ ਕਰ ਦਿੰਦੇ ਆ ਬੰਦੇ ਦਾ, ਮੈਂ ਆਹ ਚੀਜ਼ ਦੇਖੀ ਹੈ, ਉਹ, ਉਹ ਚੀਜ਼ ਮਤਲਬ ਜਿਹਨੂੰ ਕਹਿੰਦੇ ਨਾ ਮਾੜੀ ਗੱਲ ਹੁੰਦੀ ਆ center ਚ private ਚ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 ਕਿ ਹਾਂ ਵੀ ਅਸੀਂ ਮੈਨੂੰ ਕੁੱਟਦੇ ਆ ਮਾਰਦੇ ਆ ਤੁਸੀਂ ਮੰਨਿਓ ਨਾ ਤੇ ਜਾਣਕੇ ਕਹੇਗਾ ਬਾਹਰ ਜਾਣ ਕਰੇ ਕਹੇਗਾ, ਘਰਦੇ ਕਹਿੰਦੇ ਹਾਂ ਸੱਚੀ ਗੱਲ ਹੈ ਵੀ ਸਾਡਾ ਮੁੰਡਾ ਜਾਣਕੇ ਕਹੇਗਾ, ਤੁਹਾਨੂੰ ਕੀ ਪਤਾ ਨੂੰ ਸੱਚੀ ਮਾਰਦੇ ਆ ਸੱਚੀ ਕੁੱਟਦੇ ਹੈ private center ਵਾਲੇ ਘਰਦੇ ਨੂੰ ਪੱਟੀ ਏਦਾਂ ਪੜ੍ਹਾ ਦਿੰਦੇ ਹੈ, ਲੇਕਿੰਨ ਇੱਕ ਗੱਲ ਹੈ private ਵਾਲੇ ਸੁਧਾਰ ਦਿੰਦੇ ਆ ਬੰਦਾ, ਜਿਹੜਾ private center ਕੱਟ ਗਿਆ ਨਾ, ਮੈਂ ਦੇਖਿਆ ਨਾਲੇ ਬੰਦੇ ਨੇ ਮੈਨੂੰ ਇੱਕ ਗੱਲ ਕਹੀ ਸੀ ਕਹਿੰਦਾ ਜੇਲ੍ਹ ਕੱਟਣੀ ਮੰਨਜ਼ੂਰ ਹੈ ਮੈਨੂੰ private center ਕੱਟਣਾ ਮੰਨਜ਼ੂਰ ਨੀ ਹੈ ਮੈਨੂੰ।

ਅੱਛਾ ਜੀ ਇੰਨਾ ਮਾੜਾ ਹਾਲ ਹੈ private center ਦਾ ਮੈਂ ਕਿਹਾ center ਸੂੰਟਰ ਕੱਟਿਆ ਨੀ, ਜਿਹੜੇ ਕੱਟੇ ਆ ਬੰਦੇ ਉਹ ਦੱਸ ਦਿੰਦੇ ਹੈ ਵੀ ਬਾਈ ਏਦਾਂ ਹੁੰਦਾ ਸਾਡੇ ਨਾਲ ਮੈਂ ਕਿਹਾ ਲੈ ਦੱਸ ਯਾਰ ਬਾਈ ਬੜੀ ਮਾੜੀ ਗੱਲ ਹੈ ਯਾਰ।

ਹਾਂ ਸ਼ਿੰਦਰ ਕੀ ਕਹਿਣ ਡੇਈ ਹੈਂ ਤੂੰ ਮੈਂ ਕਿਹਾ ਹੁਣ ਤਾਂ ਸਰਵਣ ਨੂੰ ਰੱਖਿਆ ਉਹਨੇ

ਹਾਂ ਸਰਵਣ ਦਾ ਰਹਿੰਦਾ, ਪੀ ਪੀ ਕੇ ਲੱਗ ਜੂ ਹੁਣ

ਹਾਂ ਉਹ aunty ਕੀ ਕਰੂ ਹੁਣ, ਬਈ ਉੱਧਰ ਚੱਲ ਕੰਮ ਵੱਧ ਵਾ ਅਤੇ ਕਹਿ ਦਿੰਦੀ ਕਿ ਚੱਲ ਤੂੰ ਲਾਗੇ ਮੇਰੇ ਬਹਿ ਜਾਇਆ ਕਰਿਆ ਕਰ

ਬਹਿ ਬਹਿ ਕੇ, ਖਲੋ ਖਲੋ ਕੇ ਦੇਖੀ ਚੱਲ ਥੋੜ੍ਹਾ ਕਰਨਾ ਪਊ, ਵੈਸੇ ਇਕੱਲੇ ਤੋਂ

ਮੁਸ਼ਕਿਲ ਹੁੰਦੀ ਨਾ, ਫੇਰ ਨਿਆਣੇ ਸਕੂਲੀ ਜਾਂਦੇ ਨਾ ਉਹਦੇ ਪੜ੍ਹਦੇ ਹੈ ਹਾਂ ਮੁੰਡਾ ਨਾ ਅਤੇ ਆਹ ਜਿਹੜੇ ਪੰਜਾਬ ਦੇ ਵਿੱਚੋਂ first ਆਇਆ ਸੀ ਉਹਦਾ, ਪੰਜਾਬੀ ਸਕੂਲੇ ਹੀ,

ਕਰਦੇ ਆ ਕਿ ਉਹ sir ਜਿਹੜੇ ਠੀਕ ਹੈ ਚੱਲੋ ਬੱਚੇ ਚੰਗੇ ਨਿਕਲੇ ਨੇਕ ਹੈਂ ਹਾਂ ਬੱਚੇ ਤਾਂ ਨੇਕ ਬਹੁਤ ਹੈ, ਬੜਾ ਅਫਸੋਸ ਕਰਦੀ ਹੈ, ਬੜਾ ਬੋਲਦੀ ਵੀ ਬੱਤੀ ਲਵਾ ਕੇ ਦਿੱਤੀ, ਮੀਟਰ ਲਵਾ ਕੇ ਦਿੱਤਾ ਇਹਨੂੰ ਨਲਕਾ ਫੇਰ, ਪਸ਼ੂ

ਅਤੇ ਉਹ ਨਵੀਸ ਹੁਣਾਂ ਨੇ, ਜੋਹਨ ਨੇ ਅਤੇ ਉਹ ਪ੍ਰੀਤੀ ਨੇ, ਫੇਰ ਨਲਕਾ ਇਹਂਨੂੰ ਲਵਾ ਕੇ ਦਿੱਤਾ, ਵੱਡੀ ਮਸ਼ੀਨ ਵਾਲਾ, ਜੱਸ ਨੇ ਬੋਰ ਕੀਤਾ ਸੀ, ਕੋਈ ਪੈਸਾ ਨਹੀਂ

ਹਾਂ ਨਾਲ ਜੱਸ ਨੇ ਲਿਹਾਜ਼ ਕੀਤੀ ਇਹਨਾ ਨੂੰ ਸਰਵਣ ਅੱਛਾ ਅੱਛਾ ਆਹੋ ਹੁਣ ਤੇ ਚੱਲ ਚੰਗਾ ਜਦੋਂ ਦਾ ਚਰਚ ਜਾਂਦਾ ਹੁਣ ਤਾਂ ਠੀਕ, ਹੁਣ ਨਹੀਂ ਸ਼ਰਾਬ ਸ਼ਰੂਬ ਪੀਂਦਾ ਹੁਣ

ਚੱਲ ਚੰਗਾ ਛੱਡ ਗਿਆ ਹੈ ਨਾ ਛੱਡ ਗਿਆ ਚਾਹੇ ਤੇ ਕਿਤੇ ਪੈਣਾ ਪੀ ਕੇ ਅਤੇ ਸਾਰੇ ਪਿੰਡ ਚ ਉਹਨੇ ਗਾਲਾਂ ਕੱਢਣੀਆਂ ਅਤੇ ਕਿਤੇ ਨਾ ਸੌਣਾ ਨਾ ਸੌਣ ਦੇਣਾ ਤੇਰਾ ਭਲਾ ਹੋ ਜਾਏ

ਤੁਹਾਡਾ ਭਲਾ ਤੁਸੀਂ ਕਿਸ ਤਰ੍ਹਾਂ ਹਾਂ ਭੁੱਖੇ ਬੈਠੀ ਰਹਿੰਦੀ ਹੁੰਦੀ, ਭੁੱਖੀ ਭਾਣੀ ਨੇ ਬੈਠੀ ਰਹਿਣਾ,

ਵਹੁਟੀ ਫੇਰ ਮੈਂ ਚੰਗੀ ਨਹੀਂ ਅੱਗੇ ਸ਼ਰਾਬੀ ਦੇ ਕੱਟਣ ਡੇਈ ਹਾਂ ਬੜੀ ਚੰਗੀ ਹੈ ਉਹੀ ਅੱਜ ਕੱਲ੍ਹ ਖਾਂਦੀਆਂ ਪੀਂਦੀਆਂ ਫਿਰਦੀਆਂ ਵਾਂ ਅਤੇ ਉਹ ਤਾਂ ਫੇਰ ਸ਼ਰਾਬੀ ਨਾਲ ਕੱਟਣ ਡੇਈ ਭੈਣਾਂ ਹਾਂ ਏਦਾਂ ਵੀ ਸੀ, ਦਿਹਾੜੀ ਵੀ ਸੀ, ਮੰਮੀ ਵੀ ਅਤੇ ਇਹਨੇ ਜੋਤੀ ਨੇ ਨਾ ਬੈਠੀ ਰਹਿਣਾ, ਕਿ ਉੱਠ ਕੇ ਬੈਠੀ ਰਹਿਣਾ ਨਿੱਕੇ ਨਿਆਣੇ ਜ਼ਿਆਦਾ ਹੁੰਦੇ ਸੀਗੇ ਉਹਦੇ ਅਤੇ ਕੋਹਵਾ ਬਣਾ ਲੈਣਾ, ਨਿਆਣਿਆਂ ਨੂੰ ਕੋਹਵਾ ਪਿਆ ਲੈਣਾ ਅਤੇ ਪੰਜ ਛੇ ਸੱਤ ਸਾਲ ਬੱਤੀ ਬਿਨਾ ਹੁਣ ਏਦਾਂ ਹੀ ਕੱਟੇ, ਜਦੋਂ ਮੰਮੀ ਜਿਉਂਦੀ ਹੁੰਦੀ ਫੇਰ ਡੈਡੀ ਨੂੰ ਗਰਮੀਆਂ ਵੇਲੇ ਬੱਤੀ ਦੇ ਦਿੰਦੇ ਹੁੰਦੇ ਸੀ ਨਾ ਪੱਖਾ ਬਈ ਪੱਖਾ ਲਾ ਦੇਣਾ ਅਤੇ ਬੱਲਬ ਲਾ ਦੇਣਾ, ਗਲੀ ਵੱਲ ਡੈਡੀ ਨੇ, ਕਿ ਸਾਰੇ ਬੀਹੀਂ ਚ ਲੋ ਪਊਗੀ, ਅਤੇ ਫੇਰ ਸਵੇਰੇ ਹੀ ਜਿਸ ਦਿਨ ਚੌਵੀ ਹੈ ਨਹੀਂ ਗੇ ਇਹਨਾ ਦੇ ਰੁਕ ਗਈ, ਫੇਰ ਡੈਡੀ ਨੇ ਨਹੀਂ ਹੁੰਦੀ, ਬੜੀ ਵੱਡੀ ਦਰੇਕ ਉਹਨਾ ਦੀ ਹੋਈ ਹੈ,

ਤਾਂ ਬਥੇਰ ਉਹਨਾ ਨਾਲ ਕਰਦਾ ਹੁੰਦਾ ਸੀ ਹੈ ਨਾ, ਲਾ ਕੇ ਫੇਰ ਜਦੋਂ ਫੇਰ ਡੈਡੀ ਵੀ ਏਦਾਂ ਹੋ ਗਿਆ ਅਤੇ ਤੈਨੂੰ ਪਤਾ ਫੇਰ ਰੂਬੀ ਹੁਣੀ ਵੀ ਉਹ ਜਿਹੇ ਬੁੜਬੁੜ ਜਿਹਾ ਕਰਦੇ ਹੁੰਦੇ, ਬੱਤੀ ਲੱਗੇ ਸਾਡੇ ਘਰ ਪੱਖਾਂ ਲੱਗੇ, ਜੇ ਨਾ ਨਿਆਣਿਆਂ ਨੇ ਆਖੇ ਲੱਗਣਾ ਤੇ ਇਹਨਾ ਨੇ ਕਹਿਣਾ ਅਸੀਂ ਤੁਹਾਨੂੰ ਬੱਤੀ ਨਹੀਂ ਦਿੰਦੇ

ਹੈ ਨਾ ਅਤੇ ਦਿਹਾੜੀ ਨੇ ਨਹੀਂ ਕਹਿੰਦਾ ਹੁੰਦਾ ਅਤੇ ਫੇਰ ਬਾਅਦ ਵਿੱਚ ਪਿੰਕੀ ਨੇ ਲਵਾ ਦਿੱਤੀ, ਸਾਲ ਹੋ ਗਿਆ ਤਾਂ ਬੱਤੀ ਉਹਨੇ ਲਵਾ ਕੇ ਦਿੱਤੀ,

ਚੱਲ ਚੰਗਾ ਹੋ ਗਿਆ ਹੈ ਨਾ ਹੋਰ ਕੀ ਤੇ ਲੀੜਾ ਲੱਤਾ ਹੁਣ ਤੇ ਕੁੜੀਆਂ ਜ਼ਮਾਨਾ ਦੀਦੀ ਦੋ ਹੋਈਆਂ ਬੜੀਆਂ ਸੋਹਣੀਆਂ ਹੁੰਦੀਆਂ ਚਾਰੇ ਪੰਜੇ ਕੁੜੀਆਂ ਹੈ ਤਾਂ ਸੋਹਣੀਆਂ ਨੇ, ਨੈਣ ਨਕਸ਼ ਵੀ ਬੜੇ ਸੋਹਣੇ ਉਹਨਾ ਦੇ ਇਹਨੂੰ ਤਾਂ ਕਿਹਾ ਕਰ ਲਾ ਰਿਸ਼ਤਾ, ਪਰਾਂ ਹਾਂ ਕਰ ਛੱਡ ਇਹ ਨਹੀਂ ਉਹ ਦਿਨ ਵੀ ਮੇਰੇ ਤਾਏ ਦੀ ਕੁੜੀ ਨਾਲ ਸੀ ਕਹਿੰਦੀ ਬਈ ਸੁਨੇਹਾ ਮਿਲਿਆ ਲੱਗਦੀ ਤੂੰ ਕਰ ਲੈ ਰਿਸ਼ਤਾ, ਅਤੇ ਬਾਅਦ ਵਿੱਚ ਉਹ ਦਿਨ ਹੱਸਣ ਡੇਈ ਸੀ ਅਤੇ ਅਤੇ ਅਤੇ ਅਭੀ ਕੰਮ ਕਰ ਰਿਹਾ ਕਿਤੇ ਆਉਂਦਾ ਜਾ ਕਿਤੇ ਕੰਮ ਕਰ ਮੈਂ ਨਹੀਂ ਕਰਨਾ ਕੁਰਨਾ ਇੱਥੇ ਰਿਸ਼ਤਾ

ਆਹੋ ਕਿ ਅਹ ਅਭੀ ਸ਼ਰਾਬ ਪੀ ਕੇ ਕਹਿ ਦਿੰਦਾ ਬਈ ਨੇਹਾ ਦਾ ਰਿਸ਼ਤਾ ਵੱਲ ਕਰਨਾ ਵਾ,

ਆਹ ਜਦੋਂ ਦਾ ਲੈਂਦਾ ਪਿਆ ਨਾ ਇਹਨੂੰ ਕੀ ਕੀ ਕਹਿੰਦਾ, ਭੱਜ ਗਈ ਜਾ ਕੇ ਪ੍ਰੀਤੀ, ਸਦੀਕ ਬੱਬੂ ਹੈ ਨਾ ਅਤੇ ਕਹਿੰਦੇ ਮੁੰਡੇ ਦੇ ਦੀ ਦਾਦੀ ਵੀ ਆਈ ਹੈ ਅਤੇ ਤਾਈ ਤਾਇਆਂ ਵੀ ਆਏ ਹੈ ਅਤੇ ਚਾਚੀ ਚਾਚਾ ਵੀ ਆਏ ਹੈ ਤੇਰਾ ਖੁਰ ਉਹ ਸੀਰੀ ਜੋ ਮਾਹੌ਼ੋਲ ਕਰੇ, ਯਾਰ ਜਦੋਂ ਆਹੋ ਤੈਨੂੰ ਦਾਜ ਚ ਦੇਣਾ ਵਾ ਇਹ, ਕਿਹਾ ਤਾਂ ਐਵੇਂ, ਉਹ ਹੱਸਣ ਅਤੇ ਉਹ ਕਹੂਗਾ ਪ੍ਰਾਹੁਣਿਆਂ, ਜਦੋਂ ਜਾਊਗਾ ਪ੍ਰਾਹੁਣਿਆਂ, ਆ ਗਿਆ, ਅਤੇ ਉਹ ਦਿਨ ਵੀ ਇਹਨੂੰ ਡਿਆ ਸੀ ਕਹਿਣਾ, ਅਤੇ ਪ੍ਰਾਹੁਣਾ ਤਾਂ ਮੈਨੂੰ ਮਿਲਕੇ ਨਹੀਂ ਗਿਆ, ਮੈਂ ਕਿਹਾ ਉਹ ਚਲੀ ਵੀ ਦਾਦੀ ਪੋਤਾ ਮੈਂ

ਨਾ ਮੈਂ ਕਿਹਾ ਜੇ ਤੇਰਾ ਰਿਸ਼ਤਾ ਕਿਤੇ ਹੋਰ ਕਿਤੇ ਹੋ ਗਿਆ ਵਿੱਚ ਚੰਗਾ ਮੈਨੂੰ ਹੱਸਾਂ, ਮੈਂ ਵੀ ਚੰਗਾ ਖਿਲਾਰਾ ਪਾਉਣਾ ਹੈ ਕਹਿੰਦੀ ਹਾਏ ਮੇਰਾ ਭੱਜ ਕੇ ਮੇਰਾ ਤਾਂ ਹੋ ਜਾਂਦਾ ਵਾ, ਅਤੇ ਮੈਂ ਹੁਣੀ ਏਦਾਂ ਕਰਦਾ ਅਤੇ ਅਗਾਂਹ ਕੀ ਕਰੂਗਾ, ਉਹਨੂੰ ਲੱਗਦਾ ਖਨੀ ਮਜ਼ਾਕ ਕਰਨ

ਆਹੋ ਉਹ ਜ਼ਰੂਰ ਇਹਦਾ ਮਜ਼ਾਕ ਉਡਾਊਗੀ

ਹਾਂ ਇਹ ਤੇ ਨੱਠ ਕੇ ਉਹਨੂੰ ਊਂ ਕਰਕੇ ਅਤੇ ਭ ਅਹ ਭੱਜ ਜਾਊਗਾ ਪਰੇ ਹੋ ਜਾਊਗਾ

ਅਤੇ ਮੈਨੂੰ ਕਹਿੰਦੀ ਬਈ ਚੱਲ ਪਰੇ ਹੱਟ ਸਿੱਧਾ ਅੜਿੰਗੀ ਜਾਂਦਾ, ਸੁਦੈਣੇ ਜਿਹੀਏ, ਅਹ ਏਦਾਂ ਕਹੂਗਾ,

ਤੋਰ ਜਦੋਂ ਮੈਂ ਜਾਊਗੀਂ ਕਿ ਕਹਿ ਦਿੰਦੀ ਹੈ ਦਲਬੀਰੋ ਨੀ ਤੈਨੂੰ ਸੱਸ ਆਈ ਉਹ ਨਹੀਂ, ਜਾ ਤੇਰੀ ਸੱਸ ਆਈ ਹੈ

ਆਹੋ ਮਖੌਲ ਕਰੂਗੀ, ਨਾ ਮਖੌਲ ਕਰਦੀ ਹੈ ਕਿ

ਨੇਹਾ ਤਾਂ ਕਿਤੇ ਬੜੀ ਸੋਹਣੀ ਲੱਗਦੀ ਹੈ ਅਤੇ ਮੈਂ ਕਹਿ ਦਿੰਦੀ ਹੈ ਤੂੰ ਕਹਿਣਾ ਮੋਇਆ ਮੇਰੇ ਮੁੰਡੇ ਨਾਲੋਂ ਉਮਰ ਚ ਵੱਡੀ ਹੈ।

ਹਾਂ ਲੜਦੀ ਨਹੀਂ ਹੁਣ ਤਾਂ ਦੋਵੇਂ ਮੁੰਡੇ ਉਹਦੇ ਬਾਹਰ ਚੱਲ ਗਏ ਹੈ ਦਲਬੀਰ ਲਾਭ ਵੀ ਚੱਲ ਗਿਆ ਮੰਨਾ ਵੀ

ਨਾ ਭਾਬੀ ਦਲਬੀਰੋ ਦਾ ਮੁੰਡਾ ਕੇ

ਹੂੰ ਹਾਂ ਪੇਕੀ ਦੇ ਘਰ ਵਾਲਾ

ਹਾਂ ਵੱਡਾ ਵੀ ਚੱਲ ਗਿਆ ਬਾਹਰ, ਦੋਵੇਂ ਭਰਾ ਬਾਹਰ ਵਾ ਇਹ

ਚੱਲ ਫੇਰ ਤੇ ਚੰਗਾ ਕੰਮ ਇਹਨਾ ਦਾ ਵੀ ਹੈ ਨਾ ਥੋੜ੍ਹਾ ਜਿਹਾ ਤਾ ਦਲਬੀਰੋ ਕਾ, ਸਾਰਾ ਛੱਤ ਲਿਆ ਹੁਣ ਇਹਨਾ ਨੇ

ਆਹ ਲਾਗੇ ਸੀ ਕਿ ਥੋੜ੍ਹਾ ਜਿਹਾ ਹੈ ਨਾ ਬੜਾ ਸੋਹਣਾ ਹੁਣ ਛੱਤ ਲਿਆ, ਥੋੜ੍ਹਾ ਜਿਹਾ ਥਾਂ ਮਰਲਾ ਕੁ ਸਰਵਣ ਤੋਂ ਵੀ ਇਹਨਾ ਲਿਆ ਵਾ ਅਤੇ ਉੱਧਰ ਬਾਥਰੂਮ ਲੈਟਰੀਨ ਬਣਾਇਆ ਐਨਾ ਵਧੀਆ ਬੜਾਂ ਸੋਹਣਾ

ਨੀ ਉਹ ਜਿਹੜੀ ਤਾਈ ਨਿੱਕੀ ਹੁੰਦੀ ਸੀ ਖਨੀ ਜਿਹਦੀ ਇੱਕ ਅੱਖ ਹੁੰਦੀ ਸੀ ਉਹ ਤਾਂ ਫੇਰ ਜੇ ਉਹ ਤਾਈ ਬੀਰੋ ਉਹ ਹੈਗੀ ਹੈ

ਅੱਛਾ ਅੱਛਾ ਉਹ ਬੜਾ ਮੰਮੀ ਤੇਰੀ ਲਾਉਂਦੀ ਹੁੰਦੀ ਹੈ ਨਾ

ਬੜਾ ਕਰਦੀ ਹੁੰਦੀ ਸੀ, ਨਿੱਕੀ ਹੈ ਨਾ ਉਹਦਾ ਨਾਂ

ਆਂਹੋ ਰੰਗੇ ਦੀ ਮੰਮੀ ਹੈ ਨਾ ਆਹੋ ਆਹੋ ਰੰਗੇ ਹੁਣ ਉਹ ਵੀ ਹੋਰ ਤਰ੍ਹਾਂ ਦੀ ਹੋ ਗਈ ਹੈ ਅਤੇ ਹਾਂ ਉਹ ਦਿਨ ਵਾਲੀ

ਆਹੋ ਉਹਦੇ

ਅਸੀਂ ਦੋਹਤ ਪੋਤ ਵਾਲੇ ਹੋ ਗਏ ਹਾਂ ਅਤੇ ਉਹ ਤਾਂ ਸਾਡੇ ਹੁੰਦਿਆਂ ਹੀ ਬਈ ਦੋਹਤ ਪੋਤ ਵਾਲੀ ਹੈ ਨਾ, ਅਸੀਂ ਮਗਰੋਂ ਲੱਗ ਕੇ ਦੋਹਤ ਪੋਤ ਵਾਲੇ ਹੋ ਗਏ ਅਤੇ ਉਹ ਕਿੰਨੀ ਉਮਰ ਉਹਦੀ ਹੈ ਨਾ, ਆਹੋ ਦੋਹਤੀਆਂ ਦੋਹਤੀਆਂ ਦੇ ਵੀ ਨਿਆਣੇ ਹੈ ਕਿ ਆਹੋ ਰੰਗੇ ਕਾ ਇਸ ਤਰ੍ਹਾਂ

ਆਹ ਉਹਨਾ ਦਾ ਘਰ ਰੰਗੇ ਨੇ ਦੀਦੀ ਘਰ ਕਿਤੇ ਐਡਾ ਸੋਹਣਾ ਬਣਾਇਆ ਜਿਹਦਾ ਕੋਈ ਹਿਸਾਬ ਨਹੀਂ ਅਤੇ ਗੱਡੀ ਲਈ ਅਗਲੇ ਨੇ ਹੁਣ ਉਹ ਘਰ ਤਾਂ ਉਹਦਾਂ ਹੀ ਖਨੀ ਕਮਰੇ ਬੜੇ ਸੋਹਣੇ ਕੀਤੇ ਸੀ ਹੈ ਨਾ

ਆਹੋ ਅੱਧ ਚ ਕੰਧ ਮਾਰ ਕੇ ਨਾ ਅਤੇ ਉਹ ਵਾਲਾ ਨੂੰ ਦੇ ਦਿੱਤਾ ਅਤੇ ਇੱਧਰ ਇਹਨੇ ਆਪਣੇ ਕੰਧ ਮਾਰ ਲਈ ਸੀਗੀ, ਗੇਟ ਇੱਕੋ ਹੀ ਰੱਖਿਆ ਇਹਨਾ ਬੜਾ ਵੱਡਾ ਗੇਟ ਲਾਇਆ ਅਤੇ

ਚੱਲ ਵਧੀਆ ਵਾ ਹਾਂ ਨਿਆਣੇ ਵੀ ਕਿਤੇ ਐਨੇ ਦੁਆ ਪ੍ਰਾਰਥਨਾ ਵਾਲੇ ਬੜੇ ਆ, ਦੁਆ ਪ੍ਰਾਰਥਨਾ ਬੜੀ ਕਰਦੇ, ਕਿਸੇ ਦੇ ਘਰ ਨਿਆਣੇ ਉਹਦੇ ਜਾਂਦੇ ਨਹੀਂ ਨਾ ਬਹੁਤ ਵਧੀਆ ਵਧੀਆ, ਅੱਜ ਕੱਲ੍ਹ ਤਾਂ ਕਿਤੇ ਜਲਦੀ ਮੰਨਦੇ ਨਹੀਂ ਆਹ ਤਾਂ ਚੱਲ ਬਹੁਤ ਵਧੀਆ ਵਾ ਉੱਥੇ ਨਹੀਂ ਪੈਣਾ ਇੱਕ ਦੂਜੇ ਘਰ ਜਾਂਦੀਆਂ ਨਾ

ਕਿਤੇ ਜਾਊਂਗੀ ਮੈਂ ਮੈਂ ਕਹਿ ਦਿੰਦੀ ਪੈਣਾ ਤੁਸੀਂ ਤਾਂ ਹੁਣ ਤੁਸੀਂ ਤਾਂ system ਬਦਲ ਦਿੱਤਾ ਅਤੇ ਹੱਸਦੀਆਂ ਹੁੰਦੀਆਂ

ਉਹ ਨਹੀਂ ਜੋਤੀ ਨੇ ਵੀ ਆ ਰਾਜ ਸਾਡੀ ਨੇ ਵੀ ਰੱਜਿਆਂ ਵਾਂਗੂੰ ਉਹਨੇ ਦਿੰਦੇ ਉਹਦੇ ਨਿਆਣੇ ਵੀ ਇਹ ਨਹੀਂ ਕਿ ਨਿਆਣੇ ਵੀ ਉਹਦੇ ਕਿੱਡੇ ਕਿੱਡੇ ਨਿਆਣੇ ਜਵਾਨ ਹੋ ਚੱਲੇ, ਰਹਿਣਾ ਉਹਨਾ ਵਿੱਚ ਹੈ

ਚੱਲ ਭਲਾ ਸਾਰਿਆਂ ਨੂੰ ਹੈ ਨਾ ਪਰਮੇਸ਼ਰ ਦੇਖੇ ਰੱਬ ਤੋਂ ਵੱਡਾ ਕੋਈ ਨਹੀਂ ਹੈ ਹਾਂ ਹੁੂੰ ਬਹੁਤ ਚੰਗੇ ਹੈ, ਉਹ ਉਹਦੀ ਔਲਾਦ ਬਹੁਤ ਚੰਗੀ ਹੈ ਸਾਡੇ ਰੰਗੇ ਦੀ,

ਸਾਡੇ ਇੱਥੇ ਹਜੇ ਹੈਗਾ ਥੋੜ੍ਹਾ ਜਿਹਾ ਫਰਕ, ਲੋਕੀ ਕਰਦੇ ਹੈ, ਪਰ ਪੁੱਠੇ ਕੰਮਾਂ ਤੋਂ ਨਹੀਂ ਟੱਲਦੇ,

ਕੋਈ ਤੇ ਅੱਜ ਅਹ ਰਾਤੀ ਅਸੀਂ ਡੇ ਹਾਂ ਚਾਚੇ ਨਾਲ ਗੱਲਾਂ ਕਰਨ ਪਰ ਚੱਲਿਆ ਸੀ ਨਾਲ ਉਹ ਇਹ ਕਹਿੰਦਾ ਬਈ ਸਾਡੇ ਇੱਥੇ ਜਦੋਂ ਬੰਦਗੀ ਨਹੀਂ ਉਹਨਾ ਸਿਆਮਾਂ ਹੁਣਾਂ ਨੇ ਕਰਾਈ ਕਰਾਈ ਨਹੀਂ ਸੀ ਅਤੇ ਸਾਡੇ ਪਿੰਡ ਮੁੰਡਾ ਆਇਆ ਸੀ ਨਾ ਅਤੇ ਕਹਿੰਦਾ ਬਈ ਉਹਦੇ ਨਾਲ ਦੀਪਕ ਰਹਿੰਦਾ ਨਾ ਚੱਲ ਸ਼ਿਦਰੇ ਠੀਕ ਹੈ, ਬਾਅਦ ਚ ਕਰਦੀ ਹਾਂ Hello

light ਹੁੰਦੀ ਆ ਘਰਾਂ ਦੀ ਹੁਣ ਕੋਈ ਗੱਲ ਨੀ ਠਹਿਰ ਕੇ ਧੋ ਲਿਉ ਤੇ।

ਆਹੋ ਓ ਤੇ ਹੈ ਹੀ ਐ।

ਸਾਬੀ ਵੀ ਚੱਲ ਗਿਆ। ਹਮ ਹੋਰ।

ਪੱਚੀ ਤਰੀਕ ਦਾ ਮੇਰੇ ਖਿਆਲ ਚ। ਨਹੀਂ ਇੱਕੀ ਤਰੀਕ ਦਾ ਗਿਆ। ਪਾਲਟੀ ਤਾਂ ਬਾਈ ਤਰੀਕ ਨੂੰ, ਇਹ ਇੱਕੀ ਨੂੰ ਗਿਆ ਹੀ।

ਤੇ ਉਹ ਗਏ ਹੀ ਨਾਲ, ਨਿਆਣੇ ਵੀ ਗਏ ਹੀ ਨਾਲ।